ਇੱਕ ਨੇਂ ਵ੍ਹਾਈਟ ਜੈਲੋ ਕਲਰ ਦੀ ਬਲੈਕ ਕਲਰ ਦੀ ਔਰ ਰੈੱਡ ਕਲਰ ਦੀ ਟੀ_ਸ਼ਰਟ ਪਹਿਨਿਆ ਤਿੰਨ ਖੜੇ ਆ ਔਰ ਤਿੰਨ ਬੈਠੇ ਹੋਏਆ ਅਪਨਾ ਕੰਮ ਕਰ ਰਹੇ ਔਰ ਸਾਹਮਣੇ ਇੱਕ ਲੋਹੇ ਕੱਟਣ ਵਾਲੀ ਆਰੀ ਪਈ ਹੋਈ ਹੈ।

ਦੋ ਫੈਨ ਲੱਗੇ ਹੋਏਆ ਔਰ ਇੱਕ ਐਲ_ਈ_ਡੀ ਹੈ ਸਾਹਮਣੇ ਲੱਗੀ ਹੋਈ ਤੇ ਇੱਕ--

ਔਰ ਇਸ ਦੇ ਹੈਗਾ ਵਾ ਜਿਹੜਾ ਖੱਬੇ ਪਾਸੇ ਆਪਾ ਦੋ ਵਾਈਟ ਕਲਰ ਦੀਆਂ ਔਰ ਇੱਕ ਬਲੂ ਕਲਰ ਦੀ ਗੱਡੀ ਖੜੀ ਆ।

ਜਿਹਦੇ ਵਿੱਚ ਮਿਰਰ ਲੱਗਾ ਹੋਇਆ ਬਰਾਊਨ ਕਲਰ ਦੀ ਉਹਦੀ ਸਾਈਡ ਵਿੱਚ ਦੀਵਾਰ ਬਣੀ ਹੋਈ ਆ।

ਤੇ ਉੱਪਰ ਲਾਈਟਸ ਪੱਖੇ ਵੀ ਲੱਗੇ ਹੋਏ ਆ ਔਰ ਗੁਬਾਰੇ ਦੇ ਨਾਲ ਵੀ ਡੈਕੋਰੇਸ਼ਨ ਬਹੁਤ ਸੋਹਣੀ ਦਿੱਤੀ ਹੋਈ ਆ।

ਔਰ ਜਿਹੜਾ ਹੈਗਾ ਖੱਬੇ ਪਾਸੇ ਉਹ ਜਿਹੜੀਆਂ ਵਾ ਸਟੀਲ ਦੀਆਂ ਪੌੜੀਆਂ ਲੋਹੇ ਦੇ ਚੜੀਆਂ ਹੁੰਦੀਆਂ ਉਹ ਵਾਲੀਆਂ ਖੰਬੇ ਦੇ ਨਾਲ ਚਰੀਆ ਚੜੀਅ ਹੋਈਆਂ ਵਾ।

ਔਰ ਸਾਹਮਣੇ ਜਿਹੜੀ ਆ ਓਹ ਖੱਬੇ ਪਾੱਸੇ ਜਿਹੜੀ ਊਪਰ ਨਾਨਕ ਪਾਤਸ਼ਾਹੀ ਦੱਸਾਂ ਪਾਤਸ਼ਾਹੀਆਂ ਦੀ ਫੋਟੋ ਵੀ ਲੱਗੀ ਹੋਈਆ ਔਰ ਵਿਸ਼ਵਕਰਮਾਂ ਜੀ ਦੀ ਫੋਟੋ ਲੱਗੀ ਹੋਈਆ।

ਔਰ ਇੱਕ ਵਿੱਚ ਪਾਣੀ ਦੇ ਪੱਥਰ ਵਾ ਵ੍ਹਾਈਟ ਕਲਰ ਦਾ ਨੀਚੇ ਔਰ ਊਪਰ ਆਦਮੀ ਖੜਾ ਵਾ।

ਔਰ ਸਿਰ ਤੇ ਕੈਪ ਪਾਈ ਵਾਈਟ ਕਲਰ ਦੀ ਔਰ ਪੰਜ ਛੈ ਗੁੱਬਾਰੇ ਜਿਹੜੇ ਉਹ ਨੀਚੇ ਪਏ ਆ ਫਲੋਰ ਤੇ।

ਔਰ ਸਾਹਮਨੇ ਜੇਹੜਾ ਲੇਫ਼੍ਟ ਖੱਬੇ ਪਾੱਸੇ ਆ ਓਹਦੇ ਵਿੱਚ ਦੋ ਜਨੇ ਜੇਹੜੇ ਬਲੈਕ ਸ਼ਰਟਾਂ ਵਿੱਚ ਨਜ਼ਰ ਆ ਰਹੇ ਹਾਂ।

ਕਾਫੀ ਬੁਗਾਰੇ ਗੁਬਾਰੇ ਜਿਹੜੇ ਛੱਤ ਦੇ ਨਾਲ ਲੱਗੇ ਹੋਏ ਆ ਔਰ ਇੱਕ ਕੱਚ ਦਾ ਟੇਬਲ ਵੀ ਪਿਆ ਹੋਇਆ ਛੋਟਾ।

ਇਹਨਾਂ ਵਿੱਚੋਂ ਸੱਜੇ ਪਾਸੇ ਜਿਹੜੇ ਕਿ ਖੱਬੇ ਪਾਸੇ ਛੋਟੇ ਸ਼ੀਸ਼ੇ ਆ ਔਰ ਵਿਚਕਾਰ ਫਰੰਟ ਦੇ ਵੱਡੇ ਸ਼ੀਸ਼ੇ ਆਈ ਖਿੜਕੀਆਂ ਲੱਗੀਆਂ ਹੋਈਐਂ।